ਆਹ ਦੋ ਇਹ ਟਰਾਲੜ੍ਹੀਆਂ ਵਾਂ ਸਾਹਮਣੇ ਫਰੰਟ ਤੇ ਨਜ਼ਰ ਆ ਰਹੀਆਂ ਹਾਂ।

ਏ_ਟੀ_ਐਮ ਮਸ਼ੀਨ ਦੇ ਕੋਲ ਇੱਕ ਚੇਅਰ ਨਜ਼ਰ ਆ ਰਹੀ ਆ ਸੱਜੇ ਪਾਸੇ ਕੁਝ ਰੁੱਖ ਨਜ਼ਰ ਆ ਰਹੇ ਆ।

ਔਰ ਸਾਹਮਣੇ ਦਰਵਾਜ਼ੇ ਖੋਲੇ ਜਿਹੜੇ ਪਾ ਰਹੇ ਆ ਇੱਕ ਲਾਈਟ ਨਜ਼ਰ ਆ ਰਹੀ ਆ ਔਰ ਇਕ ਗਮਲਾ ਨਜ਼ਰ ਆ ਰਿਹਾ।

ਇਹ ਪਾਣੀ ਆ ਪਾਣੀ ਦਾ ਵਹਾ ਜਿਹੜਾ ਵਾ ਨੀਲੇ ਰੰਗ ਦਾ ਦਿਖ ਰਿਹਾ ਵਾ।

ਔਰ ਫਰੰਟ ਵਾਲੀ ਗੱਡੀ ਨੂੰ ਜਿਹੜਾ ਗੋਲਡਨ ਕਵਰ ਪਾਇਆ ਹੋਇਆ ਆ ਔਰ ਉਹਦੀ ਬੈਕ ਸਾਈਡ ਇਕ ਰੈਡ ਕੱਢੀ ਖੜੀ ਆ।

ਔਰ ਇੱਕ ਜਿਹੜਾ ਵਾ ਇਹਦੇ ਵਿੱਚ ਵੱਡਾ ਜਿਹਾ ਢੇਰ ਲੱਗਾ ਹੋਇਆ ਮਿੱਟੀ ਦਾ--

ਇਹ ਕੁਝ ਲੋਕ ਜਿਹੜੇ ਆ ਉਹ ਚੱਲ।

ਬਰਾਊਨ ਕਲਰ ਦੀ ਜਿਹੜੀ ਹੈਗੀ ਆ ਉਹ ਪਿਲਰ ਆ ਔਰ ਉਪਰ ਜਿਹੜੀ ਛਤ--

ਔਰ ਜੋ ਬੋਰਡ ਲਿਖਿਆ ਹੋਇਆ ਆ ਰਾਜਸਥਾਨ ਟਾਇਲ --

ਔਰ ਦੁਕਾਨਦਾਰ ਜਿਹੜਾ ਉਹ ਰੈਡ ਸ਼ਰਟ ਪਾਈ ਵਾ ਉਹ ਖੜਾ ਵਾ।

ਬਲੈਕ ਔਰ ਜੇੱਲੋ ਗੁਬਾਰਿਆਂ ਦੇ ਨਾਲ ਜਿਹੜੀ ਆ ਪੂਰੀ ਸਜਾਵਟ ਕੀਤੀ ਹੋਈ ਆ।

ਉੱਪਰ ਟੇਬਲ ਤੇ ਇੱਕ ਗੁਲਦਸਤਾ ਪਿਆ ਵਾ ਜਿਹਦੇ ਵਿੱਚ ਪਿੰਕ ਫੁੱਲ ਆ।

ਔਰ ਸਾਹਮਨੇ ਜੇਹੜੇ ਆ ਰਹੇ ਨੇਂ ਓਹ ਪਟੜੀ ਤੋਂ ਪਾਰ ਵੀ ਕੁਝ ਲੋਗ ਨੇ ਨਜ਼ਰ ਆ ਰਹੇਆਂ।

ਔਰ ਟਾਈਲਾਂ ਵਾਲਾ ਰਸਤਾ ਜੇਹੜਾ ਵਾ ਓਹਚ ਆ ਰਿਹਾ ਵਾ ਗੁਰੂਦਵਾਰੇ ਨੂੰ।